ਅੱਜ ਆਪਾ ਕਰਦੇ ਆ ਸ਼ੁਰੁ ਤੇ ਤੇ ਆਪਾਂ ਸੀਗੇ ਵੀ ਜਦੋਂ ਓਨੇ ਘਟਾ ਤਾ ਹੈਨਾ ਓਹਨਾ ਦੇ ਨਾਲ ਰਹਿਨਾ ਲਾਡੀ ਹੈਨਾ ਸੌਰਵ ਤੇ ਓਮ ਹੁਣ ਇਹਨਾਂ ਨਾਲ ਘਟਾਤਾ ਓਨੇ ਚਲੋ ਓ ਓਹਨੇ ਖੁਦ ਘਟਾਇਆ ਓਹਨੇ ਪਹਿਲਾਂ ਤਾਂ ਘਟਤਾ ਕਿਉਂਕਿ ਓਹਦਾ ਥੋੜਾ ਕੁੜੀ ਆਲਾ ਚੱਕਰ ਜਿਆ ਸਿਗਾ ਹੈਨਾ ਕੁਸ਼ ਵੀ ਲਾਲੋ ਹੈਨਾ ਆਪਾਂ ਅਗਲੇ ਦੀ personal life ਸਿਗੀ ਜਿਵੇ ਮਰਜੀ ਲਾਲੋ ਆਪਾ ਨੀ ਕਹਿੰਦੇ ਹੈਗੇ ਤੇ ਓਹਨੇ ਹੋਲੀ ਹੋਲੀ ਘਟਤਾ ਘਟਤਾ ਤੇ ਲਵੀ ਨੇ ਬਿਲਕੁਲ ਹੀ ਛੱਡਤਾ ਓਹਨਾਂ ਨੂੰ ਕਿਓਂਕਿ ਉਹ ਤਿਨ ਮੁੰਡੇ ਜੇਡੇ ਨਵੇਂ ਆਏ ਸੀ ਓਹਨਾਂ ਨੇਂ ਵੀ ਜੇਡੀ line ਸਿਗੀ ਨਾ ਜੇਡੀ line ਚੱਲਦੇ ਸਿਗੇ ਓਹ line ਤੋਂ ਬਿਲਕੁਲ opposite line ਤੇ ਪਾਤਾ, ਜੇੜੀ line ਤੇ ਓਹਨੂੰ ਨਹੀਂ ਜਾਨਾ ਚਾਹੀਦਾ ਸੀਗਾ

ਚਲੋ ਠੀਕ ਆ ਤੇ ਦੋ ਮੁੰਡੇ ਸੀਗੇ ਹੈਨਾ ਮੈਂ ਨਾਮ ਤਾ ਚਲੋ ਲੈਣਾ ਨੀ ਹੈਗਾ ਉਹ ਮਤਲਬ ਕਿ ਹੋਰ ਸੀਗੇ ਹੈਨਾ ਮੁੰਡੇ ਮਤਲਬ ਕਿ ਗਲਤ ਜਿਨੂੰ ਆਪਾ ਕਿਹਦਿਨੇ ਆ ਹੈਨਾ default ਕਹਿ ਸਕਦੇ ਆ ਜਿਵੇ ਵੀ ਲਾਲੋ ਤੁਸੀ ਬੀ ਓਹ ਸੀਗੇ ਹਾਂ ਬਾਈ ਯਾਰ ਅਸੀਂ ਤਾ ਖਰਾਬ ਹੈਗੇ ਆ ਤੂੰ ਵੀ ਖਰਾਬ ਹੋਉ ਹੈਨਾ ਉਹ ਓਹਨਾ ਦੇ ਵਿਚੋਂ ਸੀਗੇ ਤੇ ਲਾਡੀ ਨੂੰ ਏ ਗੱਲ ਦਾ ਹਲਕਾ ਫੁਲਕਾ ਪਤਾ ਸਿਗਾ ਵੀ ਹਾਂ ਉਹ ਮੁੰਡੇ ਗਲਤ ਨੇਂ ਹੈਨਾ ਵੀ ਖਰਾਬ ਨੇ ਵੀ ਓਹਨਾ ਨਾਲ ਨੀ ਰਹਿਣਾ ਚਾਹਿਦਾ ਓਨੁ exact ਨੀ ਪਤਾ ਸੀ ਬੀ ਊ ਕਰਦੇ ਕੀ ਨੇਂ exact ਨਹੀਂ ਪਤਾ ਸੀਗਾ ਕਿਸੇ ਨੂੰ ਵੀ ਨਹੀਂ ਪਤਾ ਸੀਗਾ ਹੈਨਾ ਓਹਨਾ ਨੂੰ ਹਰ ਇਕ ਨੂੰ ਐਂ ਹੁੰਦਾ ਸੀ ਯਾਰ ਇਹ ਵੀ ਯਾ ਤਾਂ ਐਂ ਲਾਲੋ ਵੀ ਤੁਸੀ ਲੜਨ ਲੁੱਡਣ ਆਲੇ ਮੁੰਡੇ ਨੀ ਯਾ ਹੋਰ ਲਾਲੋ ਹੈਨਾ ਖਾਨ ਪੀਣ ਆਲੇ ਖਾਂਦੇ ਪੀਂਦੇ ਸਾਰੇ ਨੇ but ਜੇ ਕੁਸ਼ ਗਲਤ ਖਾਣਾ ਪੀਨਾ ਆਪ ਕਹਿ ਦੇਨੇਂ ਆਂ ਹੈਨਾ ਤੇ ਓ ਮੁੰਡਿਆਂ ਨਾਲ ਕਿਵੇਂ ਸ਼ੁਰੂ ਹੋਈ ਓਹਦੀ ਓ ਜਦੋਂ ਇਕ ਹੋਰ ਓਹਦਾ ਲਵੀ ਦਾ friend ਸੀਗਾ ਜਦੋਂ ਊ ਚੰਡੀਗੜ੍ਹ ਤੋਂ ਆਯਾ ਆਯਾ ਸੀਗਾ ਇਕ ਹੋਰ friend ਬਣਿਆ ਸੀਗਾ ਓਹਦਾ ਪ੍ਰਿੰਸ ਓਹਦੇ ਨਾਲ ਵੀ ਕਾਫੀ ਚੰਗੀ bonding ਸੀਗੀ ਹੈਨਾ ਤੇ ਓਹਦੀ ਸੀਗੀ sister ਦੀ marriage ਓਥੇ ਉਹ ਗਯਾ ਹੋਇਆ ਸਿਗਾ ਤੇ ਓਥੇ ਓਹਨੂੰ ਪਹਿਲਾ by face ਜਾਨਦਾ ਸੀਗਾ ਉਹ ਮੁੰਡਾ ਕੇਸ਼ਵ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਨਾ ਲਵੀ ਨਾ ਉਹ by face ਪਹਿਲਾ ਜਾਂਦਾ ਸੀਗਾ ਕਿਉਂਕਿ ਇਕ ਵਾਰ ਪਹਿਲਾਂ ਓਮ ਦੀ ਲੜਾਈ ਹੋਗੀ ਸੀ ਓਦੋ ਓਹਨੇ ਕਿਹਾ ਵੀ ਹਾਂ ਬਾਈ ਮੈਂ ਤੈਨੂੰ ਛਡਰਿਆ ਤਾਂ ਲਵੀ ਦੇ ਕਰਕੇ ਛਡਰਿਆ ਨਹੀਂ ਤੇਰਾ ਮੈਨੇ ਬਹੁਤ ਬੜਾਂਗਾ ਕਰਨਾ ਸੀਗਾ ਹੈਨਾ ਕਿਉਂਕਿ ਚੱਲ ਬਨੀ ਹੋਈ ਸਿਗੀ ਓਸ time ਹੈਨਾ ਓਹਦੀ ਵੀ ਓਹਨੂੰ ਐਂ ਸੀਗਾ ਬੀ ਮੁੰਡੇ ਖੁੰਡੇ ਜਾਣਦੇ ਸੀਗੇ ਬੀ ਚੱਲ ਕੋਇਨੀ ਮੁੰਡਾ ਵਦੀਆ ਹੈ ਨਾ ਉਹਨਾਂ ਨੂੰ ਹਰ ਇਕ ਨੂੰ ਐਂ ਹੁੰਦਾ ਸੀ ਲਵੀ ਵਦਿਆ ਬੀ ਬੰਦਾ ਠੀਕ ਆ ਹੈਨਾ ਤੇ ਓਦੋਂ ਬੱਸ ਹਲਕੀ ਫੁਲਕੀ ਓਸਤੋ ਬਾਦ ਵਿਆਹ ਤੋਂ ਬਾਦ ਉਹ ਖੁਲਗੇ ਥੋੜਾ ਜੇਹਾ ਹੈਨਾ ਕਿਉਂਕਿ ਵਿਆਹ ਤੇ ਲਵੀ ਨੇ ਵੀ ਚਲੋ drink ਕਿਤੀ ਹੈਨਾ ਜੋ ਵੀ ਪੈੱਗ ਸ਼ੈੱਗ ਲਾਯਾ ਤੇ ਓਹਤੋਂ ਬਾਦ ਕਿ ਹੋਇਆ ਬਾਈ ਜਦੋਂ ਉਹ ਕੱਠੇ ਹੋਣ ਲੱਗ ਗਏ ਕੱਠੇ ਹੋਣ ਲਗ ਗਏ ਨਾ ਜਦੋ ਵੀ ਉਹਨਾਂ ਨੇ ਕੁਛ ਗਲਤ ਕਰਨਾ ਸ਼ੁਰੂ ਕਰਨਾ ਪਹਿਲਾਂ ਪਹਿਲਾਂ ਤਾ ਮੈਂ ਘਟਾ ਤਾ ਲਵੀ ਨੇ ਘਟਾਇਆ ਹੈਨਾ ਬੀ ਪਹਿਲਾਂ ਲਵੀ ਨੂੰ ਐਂ ਸੀਗਾ ਯਾਰ ਚੱਲ ਕੋਇਨੀ ਹੈਨਾ ਇੱਕ ਅਧਿ ਵਾਰ ਕਰਲਿਆ ਫਨ ਸ਼ਨ ਹੋਗਿਆ ਕੁਸ਼ ਵੀ ਲਾਲੋ ਗ਼ਲਤ ਆਪਾਂ ਕਹਿ ਸਕਦੇ ਆ ਹੁਣ ਇਕ ਅੱਧੀ ਵਾਰ ਕਰਲਿਆ ਚਲੋ ਠੀਕ ਹੈ ਕੋਈ ਗੱਲ ਨੀ next time ਨੀ ਹੈਨਾ but ਨਹੀਂ ਜਦੋਂ ਕੋਈ ਚੀਜ ਆਪਾਂ ਨੂੰ ਸ਼ੁਰੂ ਕਰਦੇ ਨਾ ਆਪਾ ਨੂੰ ਫੇਰ ਉਹ ਚੀਜ ਦਾ ਚਸਕਾ ਲਗਨਾ ਸ਼ੁਰੂ ਹੋ ਜਾਂਦਾ ਆਪਾਂ ਕਹਿਨੇ ਆ ਨਹੀਂ ਯਾਰ ਇਹ ਚੀਜ ਕਰਨਿਓ ਕਰਨੀ ਆ ਹੈਨਾ ਹੁਣ ਮਜਾ ਆਰਿਆ ਆਪਾ ਨੂੰ ਆਪਾਂ enjoy ਕਰਦੇ ਕਰਦੇ ਆਂ but ਆਪਾ ਨੂੰ ਨਹੀਂ ਪਤਾ ਹੁੰਦਾ ਬੀ ਉਹ enjoy ਕਦੋ ਆਪਣੀ ਮਜਬੂਰੀ ਬਣ ਜਾਂਦੀ ਆ ਹੈਨਾ

ਪੈੱਗ ਸ਼ੈੱਗ ਆਪ ਕਿਹਨੇ ਆ ਪੂਰੀ ਦੁਨੀਆ ਲਾਂਦੀ ਹੈ ਕੋਈ ਚੱਕਰ ਨੀ ਹਗਾ but ਓਹਨਾ ਨੇ ਕੁਸ਼ ਗ਼ਲਤ ਕਰਨਾ ਹੈਨਾ ਰੋਜ ਮਤਲਬ ਕਿ ਪਹਿਲਾ ਪਹਿਲਾ ਸੀਗਾ ਇਕ ਦਿਨ ਛੱਡ ਕੇ ਯਾ ਦੋ ਦਿਨ ਛਡ ਕੇ ਹੈਨਾ ਵੀ ਹਾਂ ਚਲੋ ਕੋਈ ਗੱਲ ਨੀ ਦੋ ਤਿਨ ਦਿਨ ਹੋਗੇ ਅੱਜ ਕਰਦੇ ਆ ਓਦੋ ਪੰਜਸਓ ਹਜਾਰ ਖਰਚ ਤਾ ਕੋਈ ਗੱਲ ਨੀ ਫੇਰ ਉਸਤੋਂ ਬਾਦ ਫੇਰ ਆ ਜੇਡੇ ਦੋ ਤਿਨ ਦਾ gap ਸੀ ਉਹ ਦੋ ਦਿਨ ਦਾ ਹੋਗਿਆ ਤਿਨ ਦਿਨ ਤੋਂ ਦੋ ਦਿਨ ਤੇ ਆਗੇ ਬੀ ਦੋ ਦਿਨ ਛੱਡ ਕੇ ਦੋ ਦਿਨ ਤੋਂ ਇਕ ਦਿਨ ਤੇ ਆਗੇ ਛੱਡ ਕੇ ਫੇਰ ਇਕ ਦਿਨ ਤੋਂ ਤਾ daily ਹੋਗਿਆ ਓਹਨਾ ਦਾ ਸ਼ੁਰੂ ਹੈਨਾ daily ਓਹਨਾ ਨੇ ਮਿਲਣਾ ਕੇਸ਼ਵ ਨੇ ਲਵੀ ਨੂੰ ਹੈਨਾ ਸ਼ਾਮ ਨੂੰ ਓਹਨਾ ਨੇ ਕੱਠੇ ਸੋਨਾ ਕੱਠੇ ਹੋਣ ਤੋਂ ਬਾਦ ਓਹਨਾ ਨੇ ਆਪਣਾ ਜੋ ਊ ਕਰਦੇ ਸੀਗੇ ਹੈਨਾ ਉਹ ਕਰਨਾ ਸ਼ੁਰੂ ਕਰਤਾ ਕਿੱਥੇ ਤਾਂ ਲਵੀ ਜਦੋਂ PGI ਤੋਂ ਅਹ ਆਇਆ ਸਿਗਾ ਵਾਪਸ ਓਦੋਂ PGI ਤੋਂ ਆਨ ਤੋਂ ਬਾਦ ਇਕ ਵਾਰ ਬੰਦਾ ਬਿਲਕੁਲ ਸੁੱਕੜ ਜਾਂਦਾ ਸਬ ਨੂੰ ਪਤਾ ਜਦੋ infection ਸਾਰਾ ਸ਼ਰੀਰ ਵਿਚ ਫੈਲਗਯਾ ਨਾ ਸੁੱਕ ਗਯਾ ਸੀ ਬਿਲਕੁਲ ਸੋਕਾ ਕਹਿ ਦੇਣੇ ਆ ਜਿਵੇ ਆਪਾ ਬੀ ਸੋਕਾ ਪੈਗਯਾ ਸੀਗਾ but ਉਹ ਵੀ ਫੇਰ ਵੀ ਚੱਲੋ ਆਪਣਾ ਹੋਲੀ ਹੋਲੀ ਰੱਬ ਦੀ ਕਿਰਪਾ ਨਾਲ ਕੁਛ family ਦੀ support ਨਾਲ ਹੈਨਾ ਕੁਛ good friends ਨਾਲ ਹੈਨਾ ਉਹ ਥੋੜਾ ਬਹੁਤਾ ਠੀਕ ਹੋਗਿਆ ਸੀ

ਫੇਰ ਤੋਂ ਓਹਨੇ ਗਲਤ ਕਮ ਸ਼ੁਰੂ ਕਿੱਤੇ ਉਹ ਜੇਡੀ ਸੇਹਤ ਬਣੀ ਸੀ ਹੈਨਾ ਉਹ infection ਘਟਿ ਸੀਗੀ ਹੈਨਾ ਚਲ ਓਨੇ drink ਨੀ ਕੀਤੀ ਆਪਾ ਮੰਨਦੇ ਹਾਂ ਪਰ ਹੋਰ ਚੀਜਾਂ ਪਰ ਜੇਡੀਆ ਕੀਤੀਆਂ ਓਦੋ ਵੀ ਗਲਤ ਸਿਗਿਆ ਹਨਾ ਉਹ ਜਦੋਂ ਹੌਲਿ ਹੌਲਿ ਕਰਨ ਲਗਿਆ ਘਟਾਤਾ ਸੀ ਬਿਲਕੁਲ ਜੇੜਾ ਉਹਦਾ besitie ਸੀ ਗਾ ਹੈਨਾ ਜੇਡੇ ਇਕ ਦੂਜੇ ਦੇ ਜਾਨ ਵਾਰਦੇ ਸੀ ਓਹਨੇ ਬਿਲਕੁਲ ਘਟਾਤਾ ਸੀਗਾ

drink ਵੀ ਹੁਣ ਮੈ ਪਹਿਲਾ ਦਸ ਕੇ ਹਟਿਆ ਉਹ ਪਹਿਲਾ drink ਕਰਦਾ ਸੀ ਓਦੋ ਵੱਧ ਕਰਨ ਲਗ ਗਿਆ ਵੱਧ ਕਰਨ ਲਗ ਗਿਆ ਫੇਰ ਉਸਤੋਂ ਬਾਦ ਹੈਨਾ ਤੇ ਓਦੋ ਬਾਅਦ ਦੇਖੋ ਉਹ ਸ਼ੁਰੂ ਸ਼ੁਰੂ ਚ ਤਾ ਹੈ ਕਿ ਘਟ ਹੁੰਦੀ ਹੈ ਵੱਧਦੀ ਵੱਧਦੀ ਦੇਖੋ ਇਹਨਾਂ ਇਕ ਜ਼ਿਆਦਾ ਕਮਜ਼ੋਰ ਹੋਗਿਆ ਨਾ ਫੇਰ ਤੋਂ ਲਵੀ ਇਹਨਾਂ ਕ ਜ਼ਿਆਦਾ ਕਮਜ਼ੋਰ ਹੋਗਿਆ ਸੀਗਾ ਵੀ ਜਿਵੇ ਉਹ PGI ਤੋਂ ਆਯਾ ਹੋਵੇ ਰੰਗ ਓਹਦਾ ਪਿਲਾ ਹੁੰਦਾ ਸੀ ਉਹ ਜਦੋ ਹੈਨਾ ਘਰੇ ਵੀ ਨਹੀ ਅਨਾ ਘਰੇ ਅਨਾ ਤਾ ਘਰਦਿਆਂ ਨਾਲ ਗੱਲ ਨਹੀ ਕਰਨੀ ਹੇਨਾ ਹੋਰ ਆਪਣਾ ਸਿੱਧਾ ਉਨੇ ਆਪਣੇ room ਚੇ ਚਲੇ ਜਾਣਾ ਰੋਟੀ ਨਹੀ ਖਾਣੀ ਹਨ ਘਰ ਦੀਆ ਨਾਲ ਪਤਾ ਨੀ ਕਿ ਗੱਲ ਘਰ ਦੇ ਵੀ ਨਹੀ ਇਨਾ ਬੋਲਦੇ ਸੀ ਗੀ ਕਯੋ ਘਰ ਦੀਆ ਨੂੰ ਇਨਾ ਕਿ ਪਤਾ ਸੀ ਗਾ ਯਾਰ ਕਿ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਘਰ ਦੀਆ ਨੂੰ ਨਹੀ ਪਤਾ ਹੁੰਦਾ ਕਿਉਂਕਿ ਮੁੰਡਿਆਂ ਦੇ ਕਦੇ ਰਾਖੀ ਨਹੀਂ ਰੱਖ ਸਕਦਾ ਹੇਨਾ ਕੁੜੀਆਂ ਨੂੰ ਆਪਾ ਫਿਰ ਵੀ ਕਹਿਦਾਂਗੇ ਕਿ ਅੰਦਰ ਬੇਜੋ ਇਹ ਕਰਲੋ ਉਹ ਕਰਲੋ but ਮੁੰਡਿਆਂ ਨੂੰ ਨਹੀ ਕਹਿ ਸਕਦਾ ਨਾ ਕੁਛ ਨਾ ਛੇਤੀ ਛੇਤੀ ਨਾ ਕੁਛ ਤੇ ਉਦੋਂ ਬਾਦ ਚਲੋ ਉਨੇ ਖਾਣਾ ਪੀਨਾ ਘਟਾਤਾ ਯਾਰ ਹੰਨਾ ਰੰਗ ਵੀ ਪਤਲਾ ਵੀ ਹੋਣ ਲੱਗ ਗਯਾ ਘਰ ਦੇ ਵੀ ਕਹਿਣ ਲੱਗ ਗਏ ਯਾਰ ਤੂੰ ਕੁਛ ਖਾਯਾ ਪਿਆ ਕਰ ਹੇਨਾ ਓਹਦੇ ਹੋਰ ਹੇਨਾ ਓਹਦੇ ਜੇੜੇ ਸੀਗੇ family member ਓਹਨੂੰ ਕਹਿਣ ਲੱਗ ਗਏ ਫਿਰ ਥੋੜੇ time ਬਾਦ ਜਦੋ ਉਨੇ ਬਿਲਕੁਲ ਹੀ ਖ਼ਦਾਤਾ ਸੀ ਲਾਡੀ ਦੇ ਨਾਲ ਹੇਨਾ ਉਣੋ ਪਤਾ ਲੱਗ ਗਯਾ ਕੇ ਇਹ ਕੁਛ ਗ਼ਲਤ ਕਰ ਰਿਹਾ ਕਿ ਇਹ ਕਿਥੇ ਹੋਰ ਜਾਨ ਲੱਗਿਆ ਤੇ ਉਦੋਂ ਬਾਦ ਊਨਾ ਨੇ ਫਿਰ ਕਿ ਕੀਤਾ ਉਨ੍ਹਾਂਨੇ ਜਿਵੇ ਆਪ ਕਹਿ ਦੇਣੇ ਆ ਪੈਰਾਂ ਰੱਖਣ ਲੱਗ ਗਏ ਸੀ ਵੇਖਣ ਲਗੇ ਭੀ ਕਰ ਕਿ ਰਿਹਾ ਸਾਨੂ ਪਤਾ ਤਾ ਲਗੇ ਕੁਛ ਉਹ ਦੇਖਣ ਲਗੇ ਚਾਲ ਹੋਲੀ ਹੋਲੀ ਊਨਾ ਨੂੰ ਪਤਾ ਲਗੇ ਬੀ ਹਾਂ ਇਹ ਹੁਣ ਉਦੇ ਨਾਲ ਹੈ ਹੇਨਾ ਊਨਾ ਨੂੰ ਪਤਾ ਸੀ ਉਹ ਮੁੰਡੇ ਦਾ ਪਹਿਲਾ ਹੀ record ਖ਼ਰਾਬ ਹੈ

ਮੇਨੂ ਘਰੋਂ ਅਵਾਜ ਮਾਰੀ ਮੈ ਉਸ time ਵੀ ਉਸ time ਵੀ ਮਤਲਬ ਕਿ ਘਰੋਂ ਅਵਾਜ ਮਾਰੀ ਲੈ ਭੀ ਏਨੂੰ ਉਸ time ਵੀ ਕੇਸ਼ਵ ਭੀ ਉਣੋ ਦਸ ਕੇ ਗਯਾ ਸੀ ਕੁਛ time ਪਹਿਲਾ ਊਨਾ ਨੂੰ ਪਤਾ ਸੀ ਗਾ ਤੇ

ਹੇਨਾ ਉਹ ਕੇਂਦਾ ਭਾਈ ਜੇ ਮੈ ਨਹੀ ਮਿਲਦਾ ਤੂੰ ਮੈਨੂੰ call ਕਰ ਸਕਦਾ ਮੇਰੇਕੋਲ ਤਾ phone ਨਹੀਂ ਹੇਗਾ ਕੇਂਦਾ ਤੂੰ ਮੇਨੂ ਮਿਲ ਸਕਦਾ ਮੈਂ ਘਰੇ ਹੁਨਾ ਮੈ ਤੈਨੂੰ ਪਤਾ ਹੀ ਏ ਵੋ ਫਿਰ ਵੀ ਉਨੇ ਸਫਾਈ ਦਿਤੀ ਨਾ ਓਹਨੇ ਲਾਡੀ ਕਹਿੰਦਾ ਚਲ ਤੂ ਮੇਨੂ ਨੀ ਮਿਲਦਾ ਲਾਡੀ ਨੂੰ ਕਾਹਨੂੰ ਨੀ ਮਿਲਦਾ ਕਹਿੰਦਾ ਮੇਨੂ ਛੱਡ ਤੂੰ ਲਾਡੀ ਨੂੰ ਕਿਉਂ ਨੀ ਮਿਲਦਾ ਜੇੜਾ ਤੇਰੇ ਨਾਲ ਹੁੰਦਾ ਹੈ ਚੋਵੀ ਘੰਟੇ ਮੈ ਕਿਹਾ ਬਈ ਵੈਸੇ ਹੀ ਬਸ ਘਰੇ ਹੀ ਨੀ ਜਾਂਦਾ ਕੀਤੇ ਹਣਾ ਮੈ ਘਰੇ ਹੀ ਹੁੰਦਾਮੈ ਓਹਨਾ ਨੂੰ ਕਹਿਣ ਲਗ ਗਯਾ ਉਹ ਓਹਨਾ ਨੂੰ ਕਹਿਣ ਲਗ ਗਏ ਤੇ ਓਸਦੋ ਬਾਦ ਉਹ ਕਹਿੰਦੇ ਅੱਛਾ ਘਰੇ ਹੁੰਦਾ ਹੈ ਤੂੰ ਹਣਾ ਉਹ ਕਹਿੰਦੇ ਤੂੰ ਪਹਿਲਾ ਇਹ ਦਸ ਤੂੰ ਇਹਨਾਂ ਪਤਲਾ ਕਿਉਂ ਹੋਇਆ ਹੈ ਬੀ ਤੇਰਾ ਰੰਗ ਇਹਨਾਂ ਪਿਲਾ ਕਿਵੇਂ ਪੈ ਗਯਾ ਤੂੰ ਇਹਨਾਂ ਪਤਲਾ ਕਿਵੇਂ ਹੋਇਆ ਹੁਣ ਤੂੰ PGI ਤੋਂ ਆਯਾ ਤੂੰ ਥੋੜੇ ਮਹੀਨੇ ਪਹਿਲਾ ਤੋਂ ਓਦੋ ਬਾਅਦ ਤੂੰ set ਹੋਗਿਆ ਸੀ ਤੇ ਹੁਣ ਤੂੰ ਫੇਰ ਇਹਨਾਂ ਪਤਲਾ ਹੋਗਿਆ ਹੈ ਉਹ ਕਹਿੰਦਾ ਨਹੀਂ ਨਹੀਂ ਵੈਸੇ ਹੀ ਲਗ ਰਿਹਾ ਹੈ ਥੋਨੂੰ ਇਹ ਉਹ ਗਰਮੀ ਦੀ ਗੱਲ ਸੀ ਜੇਡੀ ਹੁਣ ਲੰਗੀਆਂ ਨੇ ਹਣਾ ਤੇ ਚਲੋ ਬਈ ਓਸਦੋ ਬਾਦ ਉਹ ਨਾ ਉਹ ਬਿਲਕੁਲ ਈ ਘਟਾਤਾ ਜੇੜਾ ਇਹਨਾਂ ਇਕ ਵੀ ਮਿਲਦੀ ਸੀ ਨਾ ਬੀ ਹਾਂ ਮਿਲ ਗਯੀ ਤੇ ਖੜ ਗਈ ਕੀਤੇ ਉਹ ਵੀ ਘਟਾਤਾ ਕਿਉਂਕਿ ਉਹ ਫੇਰ ਉਸਤੋਂ ਬਾਅਦ ਇਕ ਹੋਰ ਮੁੰਡਾ ਆਯਾ ਬੀ ਪੀ ਚਿੰਦ ਹਣਾ ਉਹ ਓਹਦੇ ਨਾਲ ਰਹਿਣ ਲੱਗ ਗਯਾ ਬੀ ਪੀ ਚਿੰਦ ਨਾਲ ਬੀ ਪੀ ਚਿੰਦ ਨਾਲ ਰਹਿਣ ਲਗ ਗਯਾ ਫੇਰ ਇਕ ਮੁੰਡਾ ਹੋਰ ਨਾਲ ਦੀ ਨਾਲ add ਹੋਇਆ ਗੋਲਡੀ ਸ਼ਰਮਾ ਠੀਕ ਹੈ ਚਲੋ ਓਹਦੀ ਜਿਵੇ ਵੀ ਗਯੀ ਹੈ ਓਹਨੇ ਇਕ ਤਾ but ਮੈ ਇਕ ਗੱਲ ਕਹਿਣਾ ਆ ਬਈ ਮੇਨੂ ਕਿਸੇ ਨੇ ਨੀ ਲਾਯਾ ਸੀ ਓਹਨੂੰ ਲਵੀ ਨੂੰ ਕਿਸੇ ਨੇ ਨੀ ਲਾਯਾ ਸੀ ਉਹ ਆਪ ਲੱਗਿਆ ਸੀ ਜੋ ਵੀ ਕਰਨ ਲੱਗਿਆ ਸੀ ਗ਼ਲਤ ਹਨ ਤੇ ਓਸਦੋ ਬਾਦ ਕਿ ਹੋਇਆ ਚਲੋ ਸਾਰਾ ਕੁਛ ਹੋਣ ਤੋਂ ਬਾਦ ਉਹ ਜਦੋ ਉਹ ਬੱਲ ਲੱਗ ਗਯਾ ਕਾਫੀ ਜ਼ਿਆਦਾ ਵਦਦਾ ਫੇਰ ਕਹ ਨੀ ਹੁੰਦੇ ਵੀ ਜਿਦੀ ਪਹਿਲਾ ਅਪਣਾ ਫਨ ਸ਼ਨ ਹੁੰਦਾ ਹੈ ਫੇਰ ਉਹ ਮਜਬੂਰੀ ਬਣ ਜਾਂਦੀ ਐ ਫੇਰ ਜਦੋ ਉਹ ਲਾਡੀ ਨੂੰ

ਬੀ ਦੇਖ ਤੂੰ ਜੇ ਤਾ ਹਟ ਗਯਾ ਤਾ ਬਹੂ ਵਧਿਆ ਗੱਲ ਹੈ ਜੇ ਤੂੰ ਨਾ ਹਟਿਆ ਤਾਂ ਮੈ ਤੇਰੇ ਘਰੇ ਦਸ ਦੇਣਾ ਹੈ ਫੇਰ ਨਾ ਤੂੰ ਕਹਿ ਬੀ ਹਾਂ ਦੇਖ ਤੂੰ ਮੇਰੇ ਨਾਲ ਆ ਕੀਤਾ ਜਾ ਵਾ ਕੀਤਾ ਹਣਾ ਮੈ ਓਹਨੂੰ ਫੇਰ ਇਕ ਦਿਨ ਇਹਦੇ brother ਦਾ ਘਰ ਸੀਗਾ ਪਟਿਆਲੇ ਨਾਲ ਦੀ ਨਾਲ ਗਯਾ ਪਟਿਆਲੇ ਮੈ ਕਿਹਾ ਬਾਈ ਮੇਰੀ ਗੱਲ ਸੁਨ ਬੈਠ ਕੇ ਕਹਿੰਦਾ ਹਾਂ ਮੈ ਘਰੋਂ ਵੀ ਜੂਠ ਬੋਲ ਕੇ ਗਯਾ ਵੀ ਮੈ ਕੀਤੇ ਹੋਰ ਜਾਰੀਆ ਹਣਾ ਕਹਿੰਦਾ ਕੋਈ ਗੱਲ ਨੀ ਤੇ ਓਹਦੇ ਕੋਲ ਗਯਾ ਮੈ ਓਹਨੂੰ ਸਾਰੀ ਗੱਲ ਦਸੀ ਬੀ ਬਾਈ ਏਹ ਕਰ ਕੇ ਏਹ ਗੱਲ ਹੈ ਕਹਿੰਦਾ ਬਾਈ ਕੋਈ ਗੱਲ ਨੀ ਤੂੰ ਹੁਣ ਕਿ ਕਰਨਾ ਹੈ ਮਨੁ ਇਹ ਕਹਿੰਦਾ ਸ਼ੱਕ ਮੇਨੂ ਪਹਿਲਾ ਦਿਨ ਤੋਂ ਸੀ ਗਾ ਹਣਾ but ਮੇਨੂ ਕਹਿੰਦਾ ਹੁਣ ਤੂੰ ਕਰਨਾ ਕਿ ਮੇਨੂ ਇਹ ਦਸ ਮੈ ਕਿਹਾ ਬਾਈ ਮੈ ਓਹਦੀ ਤੇ ਕਹਿੰਦਾ ਠੀਕ ਹੈ ਬਾਈ ਤੇਰੇ ਨਾਲ ਖੜੇ ਆ ਤੇ ਓਦੋ ਬਾਅਦ ਕਿ ਹੋਇਆ ਜਦੋ ਉਹ move on ਹੋਣਾ ਸ਼ੁਰੂ ਹੋਇਆ ਓਹਨੇ ਘਟਾਣਾ ਸ਼ੁਰੂ ਕਰਤਾ but ਉਹ ਨਾ ਫੇਰ ਵੀ ਓਹਨਾ ਨੂੰ ਬੁਲਾਂਦਾ ਨਹੀਂ ਸੀਗਾ ਨਾ ਲਾਡੀ ਨੂੰ ਨਾ ਸੌਰਵ ਨਾ ਆਹ ਉਹ ਨਾ ਮੂੰਹ ਨਾਲ ਕਿਸੇ ਹੋਰ ਨੂੰ ਬਸ ਉਹ ਫੇਰ ਵੀ ਮਾਨਾ ਕਿ ਹਟਿਆ ਨਾ ਉਹ ਕਮ ਤੋਂ ਫੇਰ ਓਹਨਾ ਦੀ ਇੰਜੀ ਲੜਾਈ ਹੋਇ ਓਹਨਾ ਨੇ ਬਿਲਕੁਲ ਹੀ ਬੰਦ ਕਰਤਾ ਇਕ ਦੂਜੇ ਨੂੰ ਬੁਲਾਣਾ but ਫੇਰ ਹੋਲੀ ਹੋਲੀ ਜਿਵੇ ਆਪਾ ਕਹਨੇ ਥਕਏ ਖਾ ਕੇ ਅਕਲ ਆਈ ਜਾ ਕੁਜ ਵੀ ਲਾਲੋ ਫੇਰ ਓਵੇ ਜਿਵੇ ਲਵੀ ਨੂੰ ਅਕਲ ਆਈ ਫੇਰ ਓਹਨੇ ਸਾਰਾ ਕੁਜ ਛਡਿਆ ਹੈ ਹਣਾ ਫੇਰ ਉਹ ਅੱਜ ਦੇ time ਨਾਲੋਂ ਘਟਾਤਾ ਬਹੁਤ ਜ਼ਿਆਦਾ ਓਹਨੂੰ ਕਿਸੇ ਨਾਲ ਮੁੰਡੇ ਹਣਾ ਜਾ ਕੁਜ ਹੋਰ ਕਰਨਾ ਕਿਸੇ ਦੇ ਨਾਲ ਵੀ ਨੀ ਹੋਣਾ ਨਾ ਜ਼ਿਆਦਾ ਘਟਾਇਆ ਬੀ ਹੁਣ ਉਹ ਵਾਪਸ ਓਹੀ ਫੇਰ ਲਾਡੀ ਹੈ ਓਹੀ ਸੌਰਵ ਹੈ ਹਾਂ ਮਨਯਾ ਇਕ ਅਦਾ ਬੰਦਾ ਨਹੀਂ ਬੁਲਾਂਦਾ ਕੋਈ ਚਕਰ ਨੀ ਹਣਾ but ਉਹ ਜੇਡੇ ਸੀਗੇ ਪਹਿਲਾ ਓਹੀ ਹੁਣ ਵਾਪਸ ਅੱਗੇ ਇਹ ਚੀਜ ਦੇਖੋ ਜੇਡੇ ਬੰਦਾ ਆਯਾ ਕਿਵੇਂ ਲਾਡੀ life ਚ ਹੈਨਾ ਤੇ ਓਹਨੇ ਅਪਣਾ ਕਿਵੇਂ ਆਪਣੀ ਓਹਨੇ ਜਿੰਮੇਵਾਰੀ ਸਾਂਭੀ ਕਿਵੇਂ ਓਹਨੇ ਸਾਰਾ ਕੁਜ ਕੀਤਾ ਇਹ ਗੱਲ ਤਾ ਆਪਾ ਨੂੰ ਇਹ ਹੈ ਬੀ ਜੇੜਾ ਯਾਰ ਬੰਦਾ ਥੋਡੀ life ਚ ਆਗਯਾ ਤਾ ਓਹਦੀ ਕਦਰ ਕਰਨੀ ਸਿੱਖੋ ਜੇੜਾ ਬੰਦਾ ਖੜਦਾ ਜੇੜਾ ਨਹੀਂ ਖੜਦਾ ਓਹਦੀ ਚਾਹੇ ਤੁਸੀ ਨਾ ਵੀ ਕਦਰ ਕਰੋ ਕਿਉਂਕਿ ਜੇਡੇ ਤੀਨ ਬੰਦੇ ਆਏ ਸੀ life ਚ ਓਹਨਾ ਨੇ ਬਰਬਾਦ ਕੀਤਾ ਓਹਨਾ ਨੇ ਸਾਰਾ ਕੁਜ ਕੀਤਾ ਹੈਨਾ ਉਹਦੋਂ ਬਾਅਦ ਇਹਨਾਂ ਨੂੰ ਛੱਡ ਕੇ ਗਯਾ ਕਿਥੇ ਓਹਦੇ ਕੋਲੇ ਕਿਉਂਕਿ ਹੁਣ time ਸਿਰ ਆਯਾ ਤਾਂ ਬਚਾ ਰਹ ਗਯਾ ਜੇ ਕੀਤੇ ਨਾ ਮੁੜਦਾ ਤਾ ਮੈ ਵੀ ਬਾਕੀਆਂ ਵਾਂਗੂਮਰਦਾ ਅੱਜ ਦੀ ਕਹਾਣੀ ਮੇਰੀ ਇਥੇ ਹੀ ਖਤਮ ਹੁੰਦੀ ਹੈ ਮੈਂ ਥੋਡਾ ਅਪਣਾ ਹਰਪ੍ਰੀਤ ਸਿੰਘ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

ਪੂਰੇ ਜੋਰਾਂ ਤੇ ਹੁੰਦੀ ਹੈ ਇਸ ਦਿਨ ਤੋਂ ਬਾਅਦ ਠੰਡ ਘਟਣੀ ਸ਼ੁਰੂ ਹੋ ਜਾਂਦੀ ਹੈ ਇਹ ਤਿਓਹਾਰ ਵਾਢੀ ਦੇ ਤਿਓਹਾਰ ਵਜੋਂ ਮਨਾਇਆ ਜਾਂਦਾ ਹੈ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 ਵਿਚ ਵੰਢ ਦਿੰਦਾ ਸੀ ਉਸਨੇ ਕਈ ਬੱਚਿਆਂ ਅਤੇ ਕੁੜੀਆਂ ਨੂੰ ਜਬਰੀ ਗੁਲਾਮੀ ਦੇ ਪਿੰਜਰੇ ਤੋਂ ਬਚਾਇਆ ਇਸਲਈ ਲੋਕ ਉਸ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਪ੍ਰਕਟ ਕਰਨ ਲਈ ਇਸ ਦਿਨ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

ਪਿੰਡ ਵਿਚ ਔਰਤਾਂ ਸੋਹਣੇ ਸੋਹਣੇ ਕਪੜੇ ਪਾ ਕੇ ਵੱਡੇ ਵੱਡੇ ਟੋਲੇ ਬਣਾ ਕੇ ਸਿਰਾਂ ਤੇ ਪਰਾਤਾਂ ਚੁੱਕ ਕੇ ਘਰੋਂ ਘਰੀ ਲੋਹੜੀ ਵੰਡਣ ਜਾਂਦੀਆਂ ਹਨ ਲੋਹੜੀ ਵਾਲੇ ਦਿਨ ਸਵੇਰੇ ਤੋਂ ਹੀ ਰੌਣਕਾਂ ਸ਼ੁਰੂ ਹੋ ਜਾਂਦੀਆਂ ਹਨ ਬੱਚੇ ਦੋ ਦੋ ਤਿੰਨ ਤਿੰਨ ਚਾਰ ਚਾਰ ਦੀਆਂ ਟੋਲੀਆਂ ਬਣਾ ਕੇ ਘਰੋਂ ਘਰਿ ਲੋਹੜੀ ਮੰਗਣ ਜਾਂਦੇ ਹਨ ਲੋਕ ਓਹਨਾ ਨੂੰ ਪੈਸੇ ਗੁੜ ਮੱਕੀ ਗੱਚਕ ਮੂੰਗਫਲੀ ਰੇਵੜੀਆਂ ਆਦਿ ਦਿੰਦੇ ਹਨ ਲੋਹੜੀ

ਪਿੰਡਾਂ ਅਤੇ ਸ਼ਹਿਰਾਂ ਵਿਚ ਇਕ ਖੁੱਲੀ ਜਗਹ ਵਿਚ ਲੋਹੜੀ ਬਾਲੀ ਜਾਂਦੀ ਹੈ ਇਥੇ ਅੱਧੀ ਅੱਧੀ ਰਾਤ ਤਕ ਖੂਬ ਧੂਮ ਮੱਚਦੀ ਹੈ ਸਾਰੇ ਲੋਕ ਇਕੱਠੇ ਹੋ ਕੇ ਤਰ੍ਹਾਂ ਤਰ੍ਹਾਂ ਦੇ ਗੀਤ ਗਾਉਂਦੇ ਹਨ ਮੁਟਿਆਰਾਂ ਗਿੱਧਾ ਪਾਉਂਦੀਆਂ ਹਨ ਅਤੇ ਗਬਰੂ ਭੰਗੜੇ ਪਾਉਂਦੇ ਹਨ ਅਸਲ ਵਿਚ ਇਹ ਤਿਓਹਾਰ ਆਪਸਰੀ ਭਾਈਚਾਰੇ ਦਾ ਪ੍ਰਤੀਕ ਹੈ ਇਹ ਪਰਿਵਾਰ ਅਤੇ ਦੋਸਤਾਂ ਨੂੰ ਇਕੱਠੇ ਹੋ ਕੇ ਕੁਝ ਸਮਾਂ ਬਿਤਾਉਣ ਅਤੇ ਆਪਣੀਆਂ ਖੁਸ਼ੀਆਂ ਇਕ ਦੂਜੇ ਅੱਗੇ

ਭਾਰਤ ਵਿਚ ਬਹੁਤ ਸਾਰੇ ਤਿਓਹਾਰ ਮਨਾਏ ਜਾਂਦੇ ਹਨ ਇੰਨਾ ਵਿਚੋਂ ਕੁਛ ਤਿਓਹਾਰ ਪ੍ਰਾਂਤਕ ਪੱਧਰ ਤੇ ਮਨਾਏ ਜਾਂਦੇ ਹੈ ਜਿਵੇਂ ਲੋਹੜੀ ਦਾ ਤਿਓਹਾਰ ਪੰਜਾਬ ਦਾ ਇਕ ਬਹੁਤ ਹੀ ਪ੍ਰਸਿੱਧ ਤਿਓਹਾਰ ਹੈ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 ਪੂਰੇ ਜੋਰਾਂ ਤੇ ਹੁੰਦੀ ਹੈ ਇਸ ਦਿਨ ਤੋਂ ਬਾਅਦ ਠੰਡ ਘਟਣੀ ਸ਼ੁਰੂ ਹੋ ਜਾਂਦੀ ਹੈ ਇਹ ਤਿਓਹਾਰ ਵਾਢੀ ਦੇ ਤਿਓਹਾਰ ਵਜੋਂ ਮਨਾਇਆ ਜਾਂਦਾ ਹੈ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 ਵਿਚ ਵੰਢ ਦਿੰਦਾ ਸੀ ਉਸਨੇ ਕਈ ਬੱਚਿਆਂ ਅਤੇ ਕੁੜੀਆਂ ਨੂੰ ਜਬਰੀ ਗੁਲਾਮੀ ਦੇ ਪਿੰਜਰੇ ਤੋਂ ਬਚਾਇਆ ਇਸਲਈ ਲੋਕ ਉਸ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਪ੍ਰਕਟ ਕਰਨ ਲਈ ਇਸ ਦਿਨ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

ਪਿੰਡ ਵਿਚ ਔਰਤਾਂ ਸੋਹਣੇ ਸੋਹਣੇ ਕਪੜੇ ਪਾ ਕੇ ਵੱਡੇ ਵੱਡੇ ਟੋਲੇ ਬਣਾ ਕੇ ਸਿਰਾਂ ਤੇ ਪਰਾਤਾਂ ਚੁੱਕ ਕੇ ਘਰੋਂ ਘਰੀ ਲੋਹੜੀ ਵੰਡਣ ਜਾਂਦੀਆਂ ਹਨ ਲੋਹੜੀ ਵਾਲੇ ਦਿਨ ਸਵੇਰੇ ਤੋਂ ਹੀ ਰੌਣਕਾਂ ਸ਼ੁਰੂ ਹੋ ਜਾਂਦੀਆਂ ਹਨ ਬੱਚੇ ਦੋ ਦੋ ਤਿੰਨ ਤਿੰਨ ਚਾਰ ਚਾਰ ਦੀਆਂ ਟੋਲੀਆਂ ਬਣਾ ਕੇ ਘਰੋਂ ਘਰਿ ਲੋਹੜੀ ਮੰਗਣ ਜਾਂਦੇ ਹਨ ਲੋਕ ਓਹਨਾ ਨੂੰ ਪੈਸੇ ਗੁੜ ਮੱਕੀ ਗੱਚਕ ਮੂੰਗਫਲੀ ਰੇਵੜੀਆਂ ਆਦਿ ਦਿੰਦੇ ਹਨ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 ਪਿੰਡਾਂ ਅਤੇ ਸ਼ਹਿਰਾਂ ਵਿਚ ਇਕ ਖੁੱਲੀ ਜਗਹ ਵਿਚ ਲੋਹੜੀ ਬਾਲੀ ਜਾਂਦੀ ਹੈ ਇਥੇ ਅੱਧੀ ਅੱਧੀ ਰਾਤ ਤਕ ਖੂਬ ਧੂਮ ਮੱਚਦੀ ਹੈ ਸਾਰੇ ਲੋਕ ਇਕੱਠੇ ਹੋ ਕੇ ਤਰ੍ਹਾਂ ਤਰ੍ਹਾਂ ਦੇ ਗੀਤ ਗਾਉਂਦੇ ਹਨ ਮੁਟਿਆਰਾਂ ਗਿੱਧਾ ਪਾਉਂਦੀਆਂ ਹਨ ਅਤੇ ਗਬਰੂ ਭੰਗੜੇ ਪਾਉਂਦੇ ਹਨ ਅਸਲ ਵਿਚ ਇਹ ਤਿਓਹਾਰ ਆਪਸਰੀ ਭਾਈਚਾਰੇ ਦਾ ਪ੍ਰਤੀਕ ਹੈ ਇਹ ਪਰਿਵਾਰ ਅਤੇ ਦੋਸਤਾਂ ਨੂੰ ਇਕੱਠੇ ਹੋ ਕੇ ਕੁਝ ਸਮਾਂ ਬਿਤਾਉਣ ਅਤੇ ਆਪਣੀਆਂ ਖੁਸ਼ੀਆਂ ਇਕ ਦੂਜੇ ਅੱਗੇ ਜਾਹਿਰ ਕਰਨ ਦਾ ਮੌਕਾ ਦਿੰਦਾ ਹੈ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

ਪੂਰੇ ਜੋਰਾਂ ਤੇ ਹੁੰਦੀ ਹੈ ਇਸ ਦਿਨ ਤੋਂ ਬਾਅਦ ਠੰਡ ਘਟਣੀ ਸ਼ੁਰੂ ਹੋ ਜਾਂਦੀ ਹੈ ਇਹ ਤਿਓਹਾਰ ਵਾਢੀ ਦੇ ਤਿਓਹਾਰ ਵਜੋਂ ਮਨਾਇਆ ਜਾਂਦਾ ਹੈ

ਵਿਚ ਵੰਢ ਦਿੰਦਾ ਸੀ ਉਸਨੇ ਕਈ ਬੱਚਿਆਂ ਅਤੇ ਕੁੜੀਆਂ ਨੂੰ ਜਬਰੀ ਗੁਲਾਮੀ ਦੇ ਪਿੰਜਰੇ ਤੋਂ ਬਚਾਇਆ ਇਸਲਈ ਲੋਕ ਉਸ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਪ੍ਰਕਟ ਕਰਨ ਲਈ ਇਸ ਦਿਨ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

ਪਿੰਡ ਵਿਚ ਔਰਤਾਂ ਸੋਹਣੇ ਸੋਹਣੇ ਕਪੜੇ ਪਾ ਕੇ ਵੱਡੇ ਵੱਡੇ ਟੋਲੇ ਬਣਾ ਕੇ ਸਿਰਾਂ ਤੇ ਪਰਾਤਾਂ ਚੁੱਕ ਕੇ ਘਰੋਂ ਘਰੀ ਲੋਹੜੀ ਵੰਡਣ ਜਾਂਦੀਆਂ ਹਨ ਲੋਹੜੀ ਵਾਲੇ ਦਿਨ ਸਵੇਰੇ ਤੋਂ ਹੀ ਰੌਣਕਾਂ ਸ਼ੁਰੂ ਹੋ ਜਾਂਦੀਆਂ ਹਨ ਬੱਚੇ ਦੋ ਦੋ ਤਿੰਨ ਤਿੰਨ ਚਾਰ ਚਾਰ ਦੀਆਂ ਟੋਲੀਆਂ ਬਣਾ ਕੇ ਘਰੋਂ ਘਰਿ ਲੋਹੜੀ ਮੰਗਣ ਜਾਂਦੇ ਹਨ ਲੋਕ ਓਹਨਾ ਨੂੰ ਪੈਸੇ ਗੁੜ ਮੱਕੀ ਗੱਚਕ ਮੂੰਗਫਲੀ ਰੇਵੜੀਆਂ ਆਦਿ ਦਿੰਦੇ ਹਨ ਲੋਹੜੀ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 ਪਿੰਡਾਂ ਅਤੇ ਸ਼ਹਿਰਾਂ ਵਿਚ ਇਕ ਖੁੱਲੀ ਜਗਹ ਵਿਚ ਲੋਹੜੀ ਬਾਲੀ ਜਾਂਦੀ ਹੈ ਇਥੇ ਅੱਧੀ ਅੱਧੀ ਰਾਤ ਤਕ ਖੂਬ ਧੂਮ ਮੱਚਦੀ ਹੈ, ਸਾਰੇ ਲੋਕ ਇਕੱਠੇ ਹੋ ਕੇ ਤਰ੍ਹਾਂ ਤਰ੍ਹਾਂ ਦੇ ਗੀਤ ਗਾਉਂਦੇ ਹਨ ਮੁਟਿਆਰਾਂ ਗਿੱਧਾ ਪਾਉਂਦੀਆਂ ਹਨ ਅਤੇ ਗਬਰੂ ਭੰਗੜੇ ਪਾਉਂਦੇ ਹਨ ਅਸਲ ਵਿਚ ਇਹ ਤਿਓਹਾਰ ਆਪਸਰੀ ਭਾਈਚਾਰੇ ਦਾ ਪ੍ਰਤੀਕ ਹੈ ਇਹ ਪਰਿਵਾਰ ਅਤੇ ਦੋਸਤਾਂ ਨੂੰ ਇਕੱਠੇ ਹੋ ਕੇ ਕੁਝ ਸਮਾਂ ਬਿਤਾਉਣ ਅਤੇ ਆਪਣੀਆਂ ਖੁਸ਼ੀਆਂ ਇਕ ਦੂਜੇ ਅੱਗੇ ਜਾਹਿਰ ਕਰਨ ਦਾ ਮੌਕਾ ਦਿੰਦਾ ਹੈ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

ਪੂਰੇ ਜੋਰਾਂ ਤੇ ਹੁੰਦੀ ਹੈ ਇਸ ਦਿਨ ਤੋਂ ਬਾਅਦ ਠੰਡ ਘਟਣੀ ਸ਼ੁਰੂ ਹੋ ਜਾਂਦੀ ਹੈ ਇਹ ਤਿਓਹਾਰ ਵਾਢੀ ਦੇ ਤਿਓਹਾਰ ਵਜੋਂ ਮਨਾਇਆ ਜਾਂਦਾ ਹੈ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

ਸਾਡੇ ਦੇਸ ਭਾਰਤ ਅੰਦਰ ਤਿਉਹਾਰ ਜਿੰਨੇ ਖ਼ੁਸ਼ੀ ਨਾਲ ਮਨਾਏ ਜਾਂਦੇ ਹਨ, ਓਨੇ ਕਿਸੇ ਦੂਜੇ ਦੇਸ ਵਿੱਚ ਨਹੀਂ ਮਨਾਏ ਜਾਂਦੇ ਦੀਵਾਲੀ ਸਾਰੇ ਭਾਰਤ ਵਿੱਚ ਬੜੀ ਹੀ ਧੂਮ ਧਾਮ ਨਾਲ ਕੱਤਕ ਦੀ ਹਨੇਰੀ ਰਾਤ ਨੂੰ ਦੀਵਿਆਂ ਦੀ ਰੋਸ਼ਨੀ ਨਾਲ ਹਰੇਨੇ ਹਨੇਰੇ ਨੂੰ ਦੂਰ ਕੀਤਾ ਜਾਂਦਾ ਹੈ, ਦੀਵਾਲੀ ਦੁਸ਼ਹਿਰੇ ਤੋਂ ਠੀਕ ਵੀਹ ਦਿਨ ਪਿੱਛੋਂ ਮਨਾਈ ਜਾਂਦੀ ਹੈ, ਇਸ ਦਿਨ ਹੀ ਅਯੋਧਿਆ ਦੇ ਰਾਜਾ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 ਜੀ ਨੂੰ ਇਸ ਦਿਨ ਨਿਰਵਾਨ ਪ੍ਰਾਪਤ ਹੋਇਆ ਸੀ, ਇਸ ਕਰਕੇ ਜੈਨੀ ਲੋਕ ਦੀਵਾਲੀ ਨੂੰ ਧੂਮ ਧਾਮ ਨਾਲ ਮਨਾਉਂਦੇ ਹਨ।

ਇਸ ਕਰਕੇ ਸਿੱਖ ਲੋਕ ਦੀਵਾਲੀ ਨੂੰ ਧੂਮਧਾਮ ਨਾਲ ਮਨਾਉਂਦੇ ਹਨ ਦੀਵਾਲੀ ਵਾਲੇ ਦਿਨ ਭਾਰਤ ਦੇ ਹਰ ਸ਼ਹਿਰ ਵਿੱਚ ਬਹੁਤ ਚਹਿਲ ਪਹਿਲ ਹੁੰਦੀ ਹੈ ਚਾਰੋ ਪਾਸੇ ਰੌਣਕਾਂ ਨਾਲ ਭਰਪੂਰ ਬਾਜ਼ਾਰ ਹੁੰਦੇ ਹਨ। ਲੋਕੀ ਦੀਵਾਲੀ ਤੋਂ ਠੀਕ ਮਹੀਨਾ ਪਹਿਲਾਂ ਆਪਣੇ ਘਰਾਂ ਦੀ ਸਫ਼ਾਈ ਤੇ ਰੰਗ ਰੋਗਨ ਕਰਾਉਣਾ ਸ਼ੁਰੂ ਕਰ ਦਿੰਦੇ ਹਨ ਉਹ ਵਿਸ਼ੇਸ਼ ਤੌਰ ਤੇ ਆਪਣੇ ਘਰਾਂ ਨੂੰ ਰੰਗ ਬਿਰੰਗੀ ਬਿਜਲੀ ਦੀ ਲਾਈਟਾਂ ਤੋਂ ਨਾਲ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 ਲੋਕ ਆਉਂਦੇ ਹਨ, ਸਰੋਵਰ ਦੇ ਚਾਰੋਂ ਪਾਸੇ ਜਗਦੇ ਹੋਏ ਦੀਵਿਆਂ ਦਾ ਨਜ਼ਾਰਾ ਇੱਕ ਅਦਭੁੱਤ ਪੇਸ਼ ਦ੍ਰਿਸ਼ ਪੇਸ਼ ਕਰਦਾ ਹੈ, ਦੀਵਾਲੀ ਭਾਵੇਂ ਕਿ ਰਾਤ ਨੂੰ ਮਨਾਈ ਜਾਂਦੀ, ਜਾਂਦੀ ਹੈ ਲੇਕਿਨ ਲੋਕਾਂ ਦੇ ਵਿੱਚ ਇਸ ਨੂੰ ਮਨਾਉਣ ਦਾ ਚਾਅ ਸਵੇਰ ਤੋਂ ਹੀ ਹੁੰਦਾ ਹੈ, ਲੋਕ ਬਾਜ਼ਾਰਾਂ ਵਿੱਚ ਮਠਿਆਈ, ਆਜ ਆਤਿਸ਼ਬਾਜੀ ਖਰੀਦਦੇ ਹਨ, ਇਸ ਦਿਨ ਆਪਣੇ ਤੇ ਯਾਰਾਂ ਦੋਸਤਾਂ, ਰਿਸ਼ਤੇਦਾਰਾਂ ਨੂੰ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

ਪ੍ਰਸਿੱਧ ਤਿਉਹਾਰ ਹੈ, ਦੀਵਾਲੀ ਪੂਰੇ ਭਾਰਤ ਵਿੱਚ ਮਨਾਈ ਜਾਂਦੀ ਹੈ, ਇਹ ਦਿਨ ਕਾਰਤਿਕ ਮਹੀਨੇ ਦੇ ਅਮਾਵਸਿਆ 'ਤੇ ਆਉਂਦਾ ਹੈ, ਘਰਾਂ ਅਤੇ ਦੁਕਾਨਾਂ ਦੀ ਸਫਾਈ ਅਤੇ paint ਕੀਤਾ ਜਾਂਦਾ ਹੈ, ਵੱਖ-ਵੱਖ ਤਰ੍ਹਾਂ ਦੇ ਪਕਵਾਨ ਅਤੇ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਹਨ, ਪਿਆਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਘਰ ਤੁਹਾਡੇ ਅਤੇ ਮਠਿਆਈ~ ਮਿਠਾਈਆਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ, ਲੋਕ ਦੁਸ਼ਮਣੀ ਭੁਲਾ ਕੇ ਰਲ-ਮਿਲ ਕੇ ਤਿਉਹਾਰ ਮਨਾਉਂਦੇ ਹਨ, ਬੱਚੇ ਇੱਕ ਮਹੀਨਾ ਪਹਿਲਾਂ ਹੀ ਪਟਾਕੇ ਚਲਾਉਣੇ ਸ਼ੁਰੂ ਕਰ ਦਿੰਦੇ ਹਨ, ਫਿਰ ਦੀਵਾਲੀ ਦੀ ਰਾਤ ਨੂੰ ਬਜ਼ੁਰਗ ਵੀ ਪਟਾਕਿਆਂ ਦੀ ਰੌਣਕ ਵਿੱਚ ਸ਼ਾਮਲ ਹੋ ਜਾਂਦੇ ਹਨ। ਦੀਵਾਲੀ ਦੀ ਰਾਤ ਨੂੰ ਧਨ-ਦੌਲਤ ਦੀ ਦੇਵੀ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ, ਇਸ ਦਿਨ ਦੁਕਾਨਦਾਰ ਅਤੇ ਵਪਾਰੀ ਨਵੇਂ ਖਾਤੇ ਖੋਲ੍ਹਦੇ ਹਨ, ਇਹ ਦਿਨ ਖੁਸ਼ੀ, ਮੌਜ-ਮਸਤੀ ਅਤੇ ਅਨੰਦ ਦਾ ਹੈ, ਤਿਉਹਾਰ ਦੇ ਉਤਸ਼ਾਹ ਵਿੱਚ ਲੋਕ ਰੰਗ-ਬਿਰੰਗੇ ਨਵੇਂ ਕੱਪੜੇ ਪਹਿਨ ਕੇ

ਚੌਦਾਂ ਸਾਲਾਂ ਦੇ ਬਨਵਾਸ ਤੋਂ ਬਾਅਦ ਰਾਵਣ 'ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਦੋਂ ਭਗਵਾਨ ਰਾਮ ਲਕਸ਼ਮਣ ਅਤੇ ਸੀਤਾ ਨਾਲ ਅਯੋਧਿਆ ਪਰਤੇ ਤਾਂ ਅਯੋਧਿਆ ਵਾਸੀਆਂ ਨੇ ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ਵਿੱਚ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 ਹਿੰਦੂ ਇਸ ਤਿਉਹਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ ਤਿਥ ਤਿਉਹਾਰ ਲੋਕ ਜੀਵਨ ਦਾ ਸੱਚ~ ਸੱਚਾ ਸੁੱਚਾ ਪ੍ਰਗਟਾਵਾ ਹਨ, ਇਨ੍ਹਾਂ ਵਿੱਚ

ਤੋਂ ਮਿਲ ਜਾਂਦੀ ਹੈ, ਜੇਕਰ ਇਹ ਤਿਉਹਾਰ ਨਾ ਹੁੰਦੇ ਤਾਂ ਪੰਜਾਬੀਆਂ ਦਾ ਸੁਭਾਅ ਯਕੀਨਨ ਹੁਣ ਵਾਂਗ ਅਤੇ ਰੰਗੀਨ ਨਾ ਹੁੰਦਾ ਪੰਜਾਬ ਵਿੱਚ ਤਿਥ-ਤਿਉਹਾਰਾਂ ਦਾ ਕਾਫ਼ਲਾ ਨਿਰੰਤਰ ਚੱਲਦਾ ਰਹਿੰਦਾ ਹੈ ਹਨੇਰਾ, ਅਗਿਆਨ ਅਤੇ ਪ੍ਰਕਾਸ਼ ਗਿਆਨ ਦਾ ਪ੍ਰਤੀਕ ਹੁੰਦਾ ਹੈ, ਜਦ ਅਸੀਂ ਆਪਣੇ ਅਗਿਆਨ ਰੂਪੀ ਹਨੇਰੇ ਨੂੰ ਹਟਾ ਕੇ ਗਿਆਨ ਰੂਪੀ ਪ੍ਰਕਾਸ਼ ਨੂੰ ਜਗਾਉਂਦੇ ਹਾਂ ਤਾਂ ਅਸੀਂ ਇੱਕ ਅਲੋਕਿਕ ਆਨੰਦ ਨੂੰ ਅਨੁਭਵ ਕਰਦੇ ਹਾਂ ਦੀਵਾਲੀ ਵੀ ਸਾਡੇ ਗਿਆਨ ਰੂਪੀ ਪ੍ਰਕਾਸ਼ ਦਾ ਪ੍ਰਤੀਕ ਹੈ, ਅਗਿਆਨ ਰੂਪੀ ਸਮੱਸਿਆ ਵਿੱਚ ਅਸੀਂ, ਗਿਆਨ ਰੂਪੀ ਦੀਵੇ ਬਾਲ ਕੇ ਸੰਸਾਰ ਵਿੱਚ ਸੁੱਖ ਅਤੇ ਸ਼ਾਂਤੀ ਦਾ ਕਾਮਨਾ ਕਰਦੇ ਹਾਂ, ਦੀਵਾਲੀ ਦਾ ਉਤਸਾਹ ਮਨਾਉਣ ਪਿੱਛੇ ਇਹੀ ਅਧਿਆਤਮਕ ਰਹੱਸ ਛੁਪ~ ਛੁਪਾਇਆ ਹੋਇਆ ਹੈ, ਇਹ ਤਿਉਹਾਰ ਦੇ ਦਿਨ ਦੀਵਿਆਂ ਦੀ line ਬਣਾ ਕੇ ਅਸੀਂ ਹਨੇਰਾ ਨੂੰ ਮਿਟਾ ਦੇਣਾ ਵਿੱਚ ਜੁੱਟ ਜਾਂਦੇ ਹਾਂ, ਦੀਵਾਲੀ ਦਾ ਇਹ ਪਵਿੱਤਰ ਤਿਉਹਾਰ ਕੱਤਕ ਮਹੀਨੇ ਦੀ ਸਮੱਸਿਆ ਮਸ~ ਅਹ ਮੱਸਿਆ